ਜੇ ਕਿਸੇ ਇਸਤਰੀ ਨੂੰ ਜੇ ਕਿਸੇ ਇਸਤਰੀ ਨੂੰ ਉਸ ਨੂੰ ਕੋਈ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੋਵੇ ਤਾਂ ਉਹ ਪਿੰਡ ਦੇ ਵਿਚ ਰਹਿੰਦੇ doctor ਨੂੰ ਜਰੂਰ ਮਿਲੇ ਇੱਕ ਵਾਰ ਆ ਕੇ ਤੇ ਆਪਾਂ ਹੁਣ ਆ ਜਾਂਦੇ ਹਾਂ ਵਾਪਸ ਆਪਣੀ ਕਹਾਣੀ ਤੇ ਜੀ। ਉਹ ਮਾਨਵੀ ਅਨ~ ਅਮਾਨਵੀ ਨੂੰ ਇੱਕ ਰੂਪ ਕਰ ਦਿੰਦਾ ਹੈ ਤੇ ਮੇਰਾ ਇੱਕ ਯਾਰ ਬੈਲੀ ਵੀ ਹੈ ਜਿਹਦਾ ਨਾਂ ਅਮਨ ਹੈ ਉਹ ਪਿੰਡ ਮੌਲੀ ਵਿਚ ਰਹਿੰਦਾ ਹੈ ਤੇ ਓਹਦਾ ਮੂੰਹ ਵੇਖਦੇ ਹੋਏ ਜਦ ਆਪਾਂ ਉਹ ਹੱਸਦਾ ਹੈ ਤੇ ਓਹਦੇ ਸਾਮਣੇ ਦੇ ਦੰਦ ਜਿਹੜੇ ਹੈਗੇ ਦੋ ਤੇ ਉਹਨਾਂ ਚ ਮਾੜਾ ਜਿਹਾ gap ਪੈ ਗਿਆ ਕਿਸੇ ਕਾਰਨ ਇਹ ਓਹਨੇ ਅੱਜ ਤੱਕ ਦੱਸਿਆ ਨੀ ਵੀ ਉਹ ਜਿਹੜਾ gap ਪਿਆ ਉਹ ਕਿਉਂ ਪਿਆ, ਤੇ ਸਾਨੂੰ ਜਵਾਬ ਚਾਹੀਦਾ ਉਹ ਜਵਾਬ ਦਿੰਦਾ ਨੀ ਪਿਆ

ਤੇ ਭਾਈ ਵੀਰ ਸਿੰਘ ਵਾਂਗ ਪੂਰਨ ਸਿੰਘ ਵੀ ਸਹਿਜ ਨੂੰ ਦੇਵੀ ਰੂਪ ਵਾਲਾ ਪ੍ਰਵਾਨ ਕਰਦਾ ਹੈ ਅਤੇ ਮਨੁੱਖੀ ਜਗਤ ਵਿਚ ਉਸੇ ਦਾ ਝਲਕਰਾ ਝਲਕਾਰਾ ਦੇਖਦਾ ਹੈ ਉਹ ਪਸ਼ੂ ਜਗਤ ਨੂੰ ਵੀ ਇਸ ਵਿਚ ਅਭਿੰਨ ਕਰ ਦਿੰਦਾ ਹੈ ਉਹ ਅਮਾਨ~ ਮਾਨਵੀ ਅਮਾਨਵੀ ਨੂੰ ਇੱਕ ਰੂਪ ਕਰ ਦਿੰਦਾ ਹੈ ਅਤੇ ਉਸਨੂੰ ਸਬ ਰਾਂਝੇ ਜੇ~ ਰਾਂਝੇ ਦੇ ਨਿੱਕੇ ਵੱਡੇ ਭਰਾ ਭਾਈ ਜਾਪਦੇ ਹਨ ਉਸ ਅਨੁਸਾਰ ਰਾਂਝਾ ਸਤਿਗੁਰਾਂ ਦਾ ਸਿੱਖ ਹੈ ਉਸ ਮੁਤਾਬਿਕ ਪੰਜਾਬੀ ਪਵਿੱਤਰਤਾ ਤੇ ਮਾਨਵਤਾ ਦਾ ਕਾਰਨ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 ਇਸ ਕਵਿਤਾ ਵਿਚ ਪੰਜਾਬ ਦੇ ਸਾਂਝੇ ਤੇ ਗਠੀਲੇ ਸਭਿਆਚਾਰ ਨੂੰ ਚਿਤਰਿਆ ਗਿਆ ਹੈ ਪੰਜਾਬ ਦੇ ਗੱਭਰੂ ਅਲਬੇਲੇ ਅਜਾਦ ਅਤੇ ਸ਼ੁਰਵੀਰ ਹਨ

ਇਥੋਂ ਦੀ ਧਰਤੀ ਨੂੰ ਪੈਗੰਬਰਾਂ ਤੇ ਗੁਰੂਆਂ ਦੀ ਛੂਹ ਮਿਲੀ ਹੋਈ ਹੈ ਅਤੇ ਇਥੋਂ ਦੇ ਵਾਸੀਆਂ ਨੂੰ ਉਹਨਾਂ ਦੀ ਬਖਸ਼ੀਸ਼ ਪ੍ਰਾਪਤ ਹੈ ਬੇਪਰਵਾਹ ਫਿਕਰ-ਰਹਿਤ ਜਾਨ ਕੋ ਜਾਨ ਮਾਰ ਕੇ, ਤੈ, ਆਕੜ, ਰੋਹਬ ਅੱਖੜਖਾਂਦ, ਅਮੋੜ, ਅੜਬ, ਅਲਬੇਲੇ, ਮੌਜੀ ਬੇਪਰਵਾਹ, ਦੀਨ, ਧਾਰਮਿਕ, ਕੱਟੜਤਾ, ਗੋਹਲੇ, ਕੈਦ, ਰਾਂਝੇ ਰਾਂਝਾ, ਹੀਰ ਦਾ ਪ੍ਰੇਮੀ ਬੇਲਿਆਂ ਜੰਗਲਾਂ, ਅਸਹਿ ਬਹੁਤ ਡੂੰਗਾ ਜਿਸਦੀ ਤਹਿ ਦਾ ਪਤਾ ਨਾ ਲੱਗੇ, ਜਪੁਜੀ ਸਾਹਿਬ ਬਖ਼ਸ ਦੇਣ ਵਾਲਾ ਦਾਤਾ ਢੋਲੇ ਖੁਸ਼ੀ ਵਾਲੇ ਗੀਤ ਅਲਗੋਲੇ ਬੰਸੂਰੀਂ ਵਰਗਾ ਜੋੜ ਤਾਜ, ਕਹੁ ਸਵਾ-ਮੀਲ ਸਮੁੰਦਰ ਕਿਨਾਰੇ ਮੈਂ ਉਡੀਕਾਂ ਇਸ ਕਵਿਤਾ ਵਿਚ ਕਾਵ ਦੀ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 ਪਰ ਉਹ ਕੰਸ ਨੂੰ ਮਾਰਨ ਉਪਰੰਤ ਕ੍ਰਿਸ਼ਨ ਜੀ ਦੀ ਮਥੁਰਾ ਦੇ ਰਾਜ ਪ੍ਰਬੰਧਕ ਦੇ ਕੰਮਾਂ ਵਿਚ ਜੁੱਟ ਗਏ ਸਨ ਤਾਂ ਗੋਇਲ ਵਾਸੀ ਉਹਨਾਂ ਦੇ ਵਿਛੋੜੇ ਵਿਚ ਬਹੁਤ ਉਦਾਸ ਹੋ ਗਏ ਬਿੱਜ ਗੋਪੀਆਂ ਵੱਲੋਂ ਸਨੇਹੇ ਤੇ ਸਨੇਹੇ ਆਉਣ ਵਾ~ ਆਉਣ ਲੱਗੇ ਉਹਨਾਂ ਨੂੰ ਸਮਝਣਾਂ ਸਮਝਾਉਣ ਲਈ ਕ੍ਰਿਸ਼ਨ ਜੀ ਆਪਣੇ ਮਿੱਤਰ ਉਦੋ ਨੂੰ ਭੇਜਦੇ ਹਨ ਕਿ ਸਾਡੀ ਲਾਚਾਰੀ ਦੱਸ ਕੇ ਗੋਪੀਆਂ ਨੂੰ ਗਿਆਨ ਉਪਦੇਸ਼ ਕਰ ਆਓ ਉਦੋ ਗਿਆਨਵਾਨ ਸੀ ਤੇ ਉਹ ਗੋਇਲ ਗੋਕਲ ਕੇ ਗੋਪੀਆਂ ਨੂੰ ਗਿਆਨ ਉਪਦੇਸ਼ ਕਰਦਾ ਹੈ ਪਰ ਪਿਆਰ ਤੇ ਭਗਤੀ ਭਾਵ ਵਿਚ ਤੜਪਦੀਆਂ ਗੋਪੀਆਂ ਤੇ ਰਾਧਾ ਉਸ ਦੀ ਗੱਲਾਂ ਵਿਚ ਖਿੱਝ ਕੇ ਉਸਨੂੰ ਮਿਹਣੇ ਤਾਅਨੇ ਮਾਰਦੀਆਂ ਹਨ ਪ੍ਰੇਮ ਲਗਨ ਵਿਚ ਝੱਲੀ ਹੋਈ ਰਾਧਾ ਕਦੇ ਉਦੋ ਨਾਲ ਗੱਲਾਂ ਕਰਦੀ ਹੈ ਤੇ ਕਦੇ ਕ੍ਰਿਸ਼ਨ ਜੀ ਨੂੰ ਸਨਮੁਖ ਕਰ ਲੈਂਦੀ ਹੈ, ਇਸ ਕਵਿਤਾ ਵਿਚ ਉਹ ਕ੍ਰਿਸ਼ਨ ਜੀ ਨੂੰ ਸੰਦੇਸ਼ ਭੇਜ ਰਹੀ ਹੈ ਉਦੋ ਕ੍ਰਿਸ਼ਨ ਜੀ ਦਾ ਮਥੁਰਾ ਵਾਸੀ ਮਿੱਤਰ ਕਾਹਨ ਕ੍ਰਿਸ਼ਨ ਲਾਉਣ ਭੜਕਾਉਣ ਅੱਗ ਲਾਉਣ ਏਦਾਂ ਦੇ ਹਨ ਤੇ ਬਾਕੀ ਜੀ ਜਿਹੜੀ ਕਹਾਣੀ ਹੈ ਉਹ ਮੈਂ ਤੁਹਾਨੂੰ ਇਸ ਤੋਂ ਬਾਅਦ ਦਸਾਂਗਾਂ ਹੁਣ ਲਈ ਮੈਨੂੰ break ਚਾਹੀਦੀ ਹੈ ਬਾਕੀ ਦੀ ਜਿੰਨੀ ਵੀ ਰਹਿੰਦੀ ਖੁੰਹਦੀ ਕਹਾਣੀ ਹੈ ਉਹ ਤੁਹਾਨੂੰ ਇਸ ਤੋਂ ਬਾਅਦ ਦੱਸਾਂਗਾ next time ਤੇ ਹੁਣ ਲਈ ਥੋੜੇ time ਬਾਅਦ ਦੱਸਾਂਗਾ ਤੇ ਹੁਣ ਲਈ, ਸਮਾਂ ਚਾਹੁੰਦਾ ਗਾ ਓਕੇ

ਦੇਸ਼ ਦੇ ਲੋਕ ਦੇ ਮਿੱਟੀ ਪਹਾੜਾਂ ਦਰਿਆਵਾਂ ਸਭਿਯਾਚਾਰਾ ਏਟ ਮੈ ਬੋਲੀ ਨਾਲ ਪਿਆਰ ਕਰਨਾ ਦੇਸ਼ਪਯਾਰ ਦਾ ਜਜ਼ਬਾ ਅਜਿਹਾ ਜਜ਼ਬਾ ਹੈ ਇਸ ਜਜ਼ਬੇ ਦੀ ਪਰਖ ਉਸ ਵੇਲੇ ਹੁੰਦੀ ਹੈ ਜਦੋ ਦੇਸ਼ ਤੇ ਕੋਈ ਮੁਸਬੀਤ ਆਂ ਪਵੇ ਉਸ ਵੇਲੇ ਸਚੇ ਭਗਤ ਆਪਣੇ ਨਿਜੀ ਸੁਖਾਂ ਦਾ ਤਯਾਗ ਕਰਕੇ ਕੇਵਲ ਦੇਸ਼ ਬਾਰੇ ਹੀ ਸੋਚਦੇ ਹਨ ਦੇਸ਼ ਪਿਆਰ ਦਾ ਆਰੰਭ ਘਰ ਦੇ ਪਿਆਰ ਤੋਂ ਹੀ ਹੁੰਦਾ ਹੈ

ਪਿਆਰ ਦਾ ਬ੍ਰਿਸ਼ ਉਪਜਦਾ ਹੈ ਭਾਵ ਕਿ ਦੇਸ਼ ਪਿਆਰ ਦਾ ਮੁੱਢ ਘਰ ਦੇ ਜੀਆਂ ਨੂੰ ਪਿਆਰ ਕਰਨ ਨਾਲ ਬੱਝਦਾ ਹੈ ਜਿਹੜੇ ਘਰ ਦਾ ਤਯਾਗ ਕਰਦੇ ਤੇ ਘਰ ਦੇ ਜੀਆਂ ਨਾਲ ਨਫਰਤ ਕਰਦੇ ਹਨ ਓਹਨਾ ਵਿਚ ਦੇਸ਼ ਪਿਆਰ ਐਡਾ ਨਹੀਂ ਹੋ ਸਕਦਾ ਪੰਜਾਬੀਆਂ ਵਿਚ ਦੇਸ਼ ਪਿਆਰ ਦਾ ਜਜ਼ਬਾ ਪੰਜਾਬ ਦੀ ਧਰਤੀ ਯੋਧਿਆਂ ਤੇ ਸ਼ੂਰਵੀਰਾ ਦੀ ਧਰਤੀ ਹੈ ਪੰਜਾਬਵਾਸੀ ਹਮ ਹੀ ਦਸ ਸਰ ਖਾਤਰ ਜਾਣਾ ਵਾਰਦੇ ਰਹੇ ਹਨ ਜਦੋ ਦੇਸ਼ ਤੇ ਕੋਈ ਜਾਗ ਵਰਗੀ ਭਾਰੀ ਮੁਸਬੀਤ ਆਈ ਤਾ ਉਹ ਆਪਣੇ ਪਰਿਵਾਰਿਕ ਸੁਖਾਂ ਨੂੰ ਤਯਾਗ ਮੈਦਾਨ ਏ ਜੰਗ ਵਿਚ ਜੂਝਦੇ ਹੋਏ ਹਨ

ਚੰਗਾ ਲੋਹਾ ਲਿਆ ਗੁਰੂ ਗੋਬਿੰਦ ਸਿੰਘ ਜੀ ਨੇ ਕੇਵਲ ਨਾਉ ਸਾਲ ਦੀ ਉਮਰ ਵਿਚ ਆਪਣੇ ਪਿਤਾ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਹਿੰਦੂ ਧਰਮ ਦੀ ਰੱਖਿਆ ਲਾਇ ਸ਼ਹੀਦੀ ਦੇਣ ਦੀ ਆਗਯਾ ਦੇ ਦਿੱਤੀ ਤੇ ਬਾਅਦ ਵਿਚ ਆਪਣਾ ਸਰਬੰਸ ਤਕ ਵਾਰ ਦਿੱਤਾ ਬੰਦਾ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਵਜਾ ਦਿੱਤੀ ਮਹਾਰਾਣਾ ਪ੍ਰਤਾਪ ਨੇ ਮੁਗਲ ਸਾਮਰਾਜ ਅਕਬਰ ਦੀ ਕੀਲ ਨਾ ਮੰਨੀ ਮਹਾਰਾਜਾ ਰਣਜੀਤ ਸਿੰਘ ਨੇ ਖੇਹ ਖੇਹ ਹੋਏ ਪੰਜਾਬੀਆਂ ਨੂੰ ਇਕਮੁੱਠ ਕਰਕੇ ਪੰਜਾਬ ਤੇ ਪੰਜਾਬੀਆਂ ਦਾ ਰਾਜ ਕਾਇਮ ਕਰ ਦਿੱਤਾ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਹਸ ਹਸ ਕੇ ਫਾਂਸੀ ਦੇ ਰੱਸੇ ਆਪਣੇ ਗਲੇਆਂ ਵਿਚ ਪਵਾਏ ਲਾਲਾ ਲਾਜਪਤ ਰਾਯ ਨੇ ਫ਼ਿਰੰਗੀਆਂ ਦੀਆਂ ਡਾਂਗ ਖਾਂਦਿਆਂ ਆਪਣਾ ਆਪ ਨਯੋਚਵਾਰ ਕੀਤਾ ਡਾਇਰ ਨੇ ਬਦਲਾ ਲੈਣ ਲਈ ਊਧਮ ਸਿੰਘ ਨੇ ਅੰਗਰੇਜਾਂ ਨੂੰ ਨਾਨੀ ਚੇਤੇ ਕਰਵਾ ਦਿੱਤੀ ਸਰਦਾਰ ਕਰਤਾਰ ਸਿੰਘ ਸਰਾਭਾ ਨੇ ਅਨਰੇਜਾਂ ਦੀ ਨੀਂਦ ਹਰਮ ਕਰ ਦਿੱਤੀ ਦੇਸ਼ ਪ੍ਰਤੀ ਕੁਰਬਾਨੀਆਂ ਦੇਣ ਵਿਚ ਸਾਡੀਆਂ ਔਰਤਾਂ ਵੀ ਪਿੱਛੇ ਨਹੀਂ ਰਹੀਆਂ ਬੀਬੀ ਗੁਰਸ਼ਰਨ ਕੌਰ ਤੇ ਰਾਣੀ ਝਾਂਸੀ ਤੇ ਰਾਣੀ ਸਾਹਿਬ ਕੌਰ ਨੇ ਵੈਰੀਆਂ ਨੂੰ ਦੀਨੇ ਤਾਰੇ ਵਿਖਾ ਦਿੱਤੇ ਪਿੱਛੇ ਝੀ ਹੋਈ ਕਾਰਗਿਲ ਦੀ ਲੜਾ ਵਿਚ ਵਿਸ਼ੇਸ਼ ਕਰਕੇ ਭਾਰਤੀ ਫੌਜ ਵਿਚ ਸਮੁਚੇ ਭਾਰਤੀਆਂ ਨੇ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 ਭਾਰਤੀਆਂ ਨੇ ਵੀ ਹਰ ਤਰ੍ਹਾਂ ਦੀ ਕੁਰਬਾਨੀਆਂ ਦ ਕੇ ਆਪਣੇ ਦੇਸ਼ ਨੂੰ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਨੂੰ ਅੰਗਰੇਜਾਂ ਦੇ ਪੰਜੇ ਤੋਂ ਆਜ਼ਾਦ ਕਰਵਾਇਆ ਅੱਜ ਭਾਰਤ ਨੂੰ ਆਜ਼ਾਦ ਹੋਇਆ ਸਾਠ ਸਾਲ ਤੋਂ ਉੱਪਰ ਹੋ ਗਏ ਹਨ ਬੜੇ ਅਫਸੋਸ ਦੀ ਗੱਲ ਹੈ ਕਿ ਦੇਸ਼ ਨੇ ਕੋਈ ਮੈਕਰੇ ਵਾਲੀ ਤਰੱਕੀ ਨਹੀਂ ਕੀਤੀ ਜਿਥੇ ਬੇਸ਼ੁਮਾਰ ਅਜਿਹੇ ਦੇਸ਼ ਭਗਤ ਤਰੱਕੀ ਨਹੀਂ ਕੀਤੀ

ਦੋਵੇ ਹਥਿ ਲੁੱਟ ਕਰੋ ਕਿੰਨਾ ਚੰਗਾ ਹੋਵੇ ਜੇ ਭਾਰਤ ਅਸੀਂ ਆਪਣਾ ਸਵਾਰਥ ਛੱਡ ਕੇ ਤਰੱਕੀ ਤੇ ਜੁਟ ਜਾਈਏ ਰੱਬਾ ਕਰੇ ਅਸੀਂ ਕਰਮ ਬੱਲੀਆਂ ਤੇ ਸੂਬਿਆਂ ਦੇ ਵਾਸਤੇ ਪੌਣੇ ਛੱਡ ਕੇ ਆਪਣੇ ਆਪ ਨੂੰ ਹਿੰਦੁਸਤਾਨੀ ਸਮਝੀਏ ਅਸੀਂ ਭਾਰਤ ਲਈ ਹੀ ਜੀਵੀਏ ਤੇ ਭਾਰਤ ਲਈ ਹੀ ਮਰ ਜਾਈਏ ਸਾਨੂ ਰਵਿੰਦਰ ਨਾਥ ਟੈਗੋਰ ਵਾਂਗ ਪਰਮਾਤਮਾ ਕੋਲ

ਇਹ ਦੇਸ਼ ਦੀ ਦੌਲਤ ਨੂੰ ਦੋਵੇ ਹਥਿ ਲੁੱਟ ਰਹੇ ਸਨ ਕਿੰਨਾ ਚੰਗਾ ਹੋਵੇ ਜੇ ਅਸੀਂ ਆਪਣੇ ਭਾਰਤੀ ਆਪਣਾ ਸਵਾਰਥ ਤਯਾਗ ਕੇ ਦੇਸ਼ ਦੀ ਤਰੱਕੀ ਵਿਚ ਜੁੱਟ ਜਾਈਏ ਰੱਬਾ ਕਰੇ ਅਸੀਂ ਕਰਮ ਬੱਲੀਆਂ ਤੇ ਸੂਬਿਆਂ ਦੇ ਵਾਸਤੇ ਪੌਣੇ ਛੱਡ ਕੇ ਆਪਣੇ ਆਪ ਨੂੰ ਹਿੰਦੁਸਤਾਨੀ ਸਮਝੀਏ ਅਸੀਂ ਭਾਰਤ ਲਈ ਹੀ ਜੀਵੀਏ ਤੇ ਭਾਰਤ ਲਈ ਹੀ ਮਰ ਜਾਈਏ

ਭਾਰਤੀਆਂ ਨੇ ਵੀ ਹਰ ਤਰ੍ਹਾਂ ਦੀ ਕੁਰਬਾਨੀਆਂ ਦ ਕੇ ਆਪਣੇ ਦੇਸ਼ ਨੂੰ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਨੂੰ ਅੰਗਰੇਜਾਂ ਦੇ ਪੰਜੇ ਤੋਂ ਆਜ਼ਾਦ ਕਰਵਾਇਆ ਹੋਈ ਕਾਰਗਿਲ ਦੀ ਲੜਾ ਵਿਚ ਵਿਸ਼ੇਸ਼ ਕਰਕੇ ਭਾਰਤੀ ਫੌਜ ਵਿਚ ਸਮੁਚੇ ਭਾਰਤੀਆਂ ਨੇ ਵਿਚ ਸਮੁਚੇ ਭਾਰਤੀਆਂ ਨੇ ਪਾਕਿਸਤਾਨ ਨੂੰ ਪਛਾੜ ਕੇ ਦਸ ਦਿੱਤਾ ਕਿ ਭਾਰਤੀ ਆਂ ਵਿਚ ਦੇਸ਼ ਪਿਆਰ ਦਾ ਜਜ਼ਬਾ ਆਪਣੇ ਪੂਰੇ ਜੋਬਨ ਤੇ ਏ ਗੁਰੂ ਗੋਬਿੰਦ ਸਿੰਘ ਜੀ ਨੇ ਕੇਵਲ ਨਾਉ ਸਾਲ ਦੀ ਉਮਰ ਵਿਚ ਆਪਣੇ ਪਿਤਾ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਹਿੰਦੂ ਧਰਮ ਦੀ ਰੱਖਿਆ ਲਾਇ ਸ਼ਹੀਦੀ ਦੇਣ ਦੀ ਆਗਯਾ ਦੇ ਦਿੱਤੀ ਤੇ ਬਾਅਦ ਵਿਚ ਆਪਣਾ ਸਰਬੰਸ ਤਕ ਵਾਰ ਦਿੱਤਾ ਬੰਦਾ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਵਜਾ ਦਿੱਤੀ ਮਹਾਰਾਣਾ ਪ੍ਰਤਾਪ ਨੇ ਮੁਗਲ ਸਾਮਰਾਜ ਅਕਬਰ ਦੀ ਕੀਲ ਨਾ ਮੰਨੀ ਮਹਾਰਾਜਾ ਰਣਜੀਤ ਸਿੰਘ ਨੇ ਖੇਹ ਖੇਹ ਹੋਏ ਪੰਜਾਬੀਆਂ ਨੂੰ ਇਕਮੁੱਠ ਕਰਕੇ ਪੰਜਾਬ ਤੇ ਪੰਜਾਬੀਆਂ ਦਾ ਰਾਜ ਕਾਇਮ ਕਰ ਦਿੱਤਾ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਹਸ ਹਸ ਕੇ ਫਾਂਸੀ ਦੇ ਰੱਸੇ ਆਪਣੇ ਗਲੇਆਂ ਵਿਚ ਪਵਾਏ ਲਾਲਾ ਲਾਜਪਤ ਰਾਯ ਨੇ ਫ਼ਿਰੰਗੀਆਂ ਦੀਆਂ ਡਾਂਗ ਖਾਂਦਿਆਂ ਆਪਣਾ ਆਪ ਨਯੋਚਵਾਰ ਕੀਤਾ ਡਾਇਰ ਨੇ ਬਦਲਾ ਲੈਣ ਲਈ ਊਧਮ ਸਿੰਘ ਨੇ ਅੰਗਰੇਜਾਂ ਨੂੰ ਨਾਨੀ ਚੇਤੇ ਕਰਵਾ ਦਿੱਤੀ ਸਰਦਾਰ ਕਰਤਾਰ ਸਿੰਘ ਸਰਾਭਾ ਨੇ ਅਨਰੇਜਾਂ ਦੀ ਨੀਂਦ ਹਰਮ ਕਰ ਦਿੱਤੀ ਦੇਸ਼ ਪ੍ਰਤੀ ਕੁਰਬਾਨੀਆਂ ਦੇਣ ਵਿਚ ਸਾਡੀਆਂ ਔਰਤਾਂ ਵੀ ਪਿੱਛੇ ਨਹੀਂ ਰਹੀਆਂ ਬੀਬੀ ਗੁਰਸ਼ਰਨ ਕੌਰ ਤੇ ਰਾਣੀ ਝਾਂਸੀ ਤੇ ਰਾਣੀ ਸਾਹਿਬ ਕੌਰ ਨੇ ਵੈਰੀਆਂ ਨੂੰ ਦੀਨੇ ਤਾਰੇ ਵਿਖਾ ਦਿੱਤੇ ਪਿੱਛੇ ਝੀ ਹੋਈ ਕਾਰਗਿਲ ਦੀ ਲੜਾ ਵਿਚ ਵਿਸ਼ੇਸ਼ ਕਰਕੇ ਭਾਰਤੀ ਫੌਜ ਵਿਚ ਸਮੁਚੇ ਭਾਰਤੀਆਂ ਨੇ ਪਾਕਿਸਤਾਨ ਨੂੰ

ਬਣ ਕੇ ਦੇਸ਼ ਦੀ ਸੇਵਾ ਕਰਦੇ ਹਨ ਉਹ ਉੱਚ ਆਚਰਣ ਦੇ ਮਾਲਕ ਹੁੰਦੇ ਹਨ ਉਹ ਜਾਤ ਪਾਤ ਉੱਚ ਨੀਚ ਅਤੇ ਰੰਗ ਰੂਪ ਦੇ ਵਿਤਕਰਿਆਂ ਤੋਂ ਬੜੀ ਹੁੰਦੇ ਹਨ

ਨੇ ਵੀ ਹਰ ਤਰ੍ਹਾਂ ਦੀ ਕੁਰਬਾਨੀਆਂ ਦ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰਵਾਇਆ ਅੱਜ ਭਾਰਤ ਨੂੰ ਆਜ਼ਾਦ ਹੋਇਆ ਸਾਠ ਸਾਲ ਤੋਂ ਉੱਪਰ ਹੋ ਗਏ ਹਨ ਬੜੇ ਅਫਸੋਸ ਦੀ ਗੱਲ ਹੈ ਕਿ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 ਦੇਸ਼ ਦੀ ਤਰੱਕੀ ਵਿਚ ਜੁੱਟ ਜਾਈਏ ਆਪਣੇ ਆਪ ਨੂੰ ਹਿੰਦੁਸਤਾਨੀ ਸਮਝੀਏ ਅਸੀਂ ਭਾਰਤ ਲਈ ਜੀਵੀਏ ਭਾਰਤ ਲਈ ਹੀ ਮਰ ਜਾਈਏ ਧਨਵਾਦ ਜੀ

ਹਾਂ ਜੀ ਸਤਿ ਸ਼੍ਰੀ ਅਕਾਲ

ਬਸ ਵਧੀਆ ਹੋਰ ਕੀ ਕਰ ਰਹੇ ਸੀ?

ਬਸ-ਬਸ ਸਭ ਵਧੀਆ ਤੁਸੀਂ ਦੱਸੋ ਘਰ ਪਰਿਵਾਰ

ਅੱਛਾ ਹੋਰ ਕੀ ਕਰ ਰਹੇ

ਅੱਛਾ ਮੈਂ ਅਹ article ਪੜ੍ਹ ਰਹੀ ਸੀ ਇੱਕ ਨਲ ਤੇ ਦਮਯੰਤੀ ਦਾ ਹਾਂਜੀ ਲੇਕਿਨ ਮੈਨੂੰ ਕੁਝ ਸਮਝ ਹੀ ਨਹੀਂ ਆ ਰਿਹਾ ਸੀ ਨਾਲ ਤੇ ਦਮਯੰਤੀ ਮਤਲਬ ਜਿਆਦਾ clear clarity ਹੋਈ ਨਹੀਂ ਇਸ topic ਤੇ ਫੇਰ ਮੈਂ ਸੋਚਿਆ ਤੁਹਾਡੇ ਤੋਂ ਪੁੱਛ ਲੈਂਦੀ ਹਾਂ

ਹਾਂ ਜੀ ਤੁਸੀਂ ਦੱਸ ਸਕਦੇ ਹੋ ਨਲ ਤੇ ਦਮਯੰਤੀ ਦੇ ਵਿਚ ਕਿਹੜੇ ਕਿਹੜੇ ਗੁਣ ਸੀਗੇ ਅਹ ਨਲ ਜਿਹੜਾ ਸੀ ਉਹ ਤੇਜ਼ਮਯੀ ਗੁਣਵਾਨ ਤੇ ਸੁੰਦਰ ਤੇ ਬਲਵਾਨ ਹੋਣ ਤੋਂ ਬਿਨਾ ਘੋੜੇ ਦੋਧਾਉਂ ਵਿਚ ਖਾਸ ਮਹਾਰਤ ਰੱਖਣ ਵਾਲਾ ਰਾਜਾ ਕਹਿ ਸਕਦੇ ਹੋ ਸਕਦੇ ਹੋ ਤੇ ਜਿਹੜੀ ਦਮਯੰਤੀ ਸੀ ਉਹ ਬੜੀ ਹੀ ਰੂਪਮਤੀ ਬਹੁਤ ਜ਼ਿਆਦਾ ਕਹਿ ਸਕਦੇ ਹੋ ਜਿਹੜੀ ਸੁੰਦਰ, ਬੁੱਧੀਮਾਨ ਹੋਰ ਵੀ ਮਤਲਬ ਕਈ ਗੁਣਾ ਦੀ ਮਾਲਕ ਕਹਿ ਸਕਦੇ ਹੋ ਤੇ ਇੱਕ ਰਾਜ

ਅੱਛਾ-ਅੱਛਾ ਲੇਕਿਨ ਜਿਹੜਾ ਨਾਲ ਸੀ ਓਹ ਦਮਯੰਤੀ ਨਾਲ ਵਿੱਛੜ ਕਿਵੇਂ ਗਏ ਸੀ ਦੋਨੋ? ਦੇਖੋ ਪਤਾ ਕੀ ਹੈ ਕਿ ਰਾਜਾ ਨਲ ਜਿਹੜਾ ਸੀ ਓਹੋ ਆਪਣਾ ਰਾਜ ਜੂਏ ਵਿੱਚ ਹਾਰਨ ਮਗਰੋੰ ਜੰਗਲਾਂ ਵਿੱਚ ਤੁਰ ਪਿਆ ਜੰਗਲਾਂ ਵੱਲ ਤੁਰ ਤੁਰ ਪਿਆ ਤੇ ਦਮਿਯੰਤੀ ਵੀ ਨਾਲ ਤੁਰ ਪਈ ਤੇ ਦੋਹਾਂ ਦਾ ਸਫ਼ਰ ਜਿਹੜਾ ਸੀ ਬੜੇ ਥਕੇਵੇਂ ਤੇ ਭੁੱਖ ਨਾਲ ਉਨ੍ਹਾਂ ਦਾ ਬਹੁਤ ਬੁਰਾ ਹਾਲ ਸੀ ਉਸ time ਤੇ ਇੱਕ ਜਦੋਂ ਕਿ ਕਹਿੰਦੇ ਕਿ ਸ਼ਾਮ ਜਦੋਂ ਹੋਈ ਤੇ ਉਦੋਂ ਇੱਕ ਧਰਮਸ਼ਾਲਾ ਕੋਲ ਓਹੋ ਰੁਕੇ ਤੇ ਦਮਯੰਤੀ ਨੂੰ ਉੱਥੇ ਨੀਂਦ ਆ ਗਈ ਤੇ ਸੀ ਨਲ ਓਹ ਚਿੰਤਾ ਕਰਨ ਲੱਗਾ ਵੀ ਚਿੰਤਾ ਦਾ ਕਾਰਨ ਜਾਗ ਰਿਹਾ ਸੀ ਓਹਨੂੰ ਨੀਂਦ ਨਹੀਂ ਆਈ ਸੀ ਓਹਨੇ ਕੀ ਕੀਤਾ ਜੰਗਲ ਵਿੱਚ ਆਪਣੇ ਨਾਲ ਜਾ ਰਹੀ ਦਮਯੰਤੀ ਦੇ ਦੁੱਖਾਂ ਬਾਰੇ ਸੋਚ ਕੇ ਓਹਨੂੰ ਸੁੱਤਿਆਂ ਛੱਡ ਜਾਣ ਦਾ ਫੈਂਸਲਾ ਕੀਤਾ

ਤੇ ਫਿਰ ਉਸਤੋਂ ਬਾਅਦ ਨਲ ਤੋਂ ਵਿੱਛੜ ਕੇ ਜਿਹੜੀ ਦਮਯੰਤੀ ਸੀ ਓਹਦੇ ਨਾਲ ਕੀ ਵਾਪਰਿਆ ਸੀ ਕੀ ਹੋਇਆ ਸੀ ਓਹਦੇ ਨਾਲ? ਨਲ ਤੋਂ ਵਿੱਛੜ ਕੇ ਦਮਯੰਤੀ ਜਿਹੜੀ ਸੀ ਬਹੁਤ ਵਿਰਲਾਪ ਕਰਦੀ ਪਈ ਸੀ ਬਹੁਤ ਦੁਖੀ ਹੋਈ ਸੀ ਉਹ ਓਹਨੂੰ ਲੱਭਣ ਵਾਸਤੇ ਜੰਗਲ ਵੱਲ ਤੁਰ ਪਈ ਓਹਨੂੰ ਅਜਗਰ ਜਿਹੜਾ ਸੀ ਓਹਦੇ ਮਤਲਬ ਉਹਨੇਂ ਪੈਰਾਂ ਵੱਲੋਂ ਓਹਨੂੰ ਨਿਗਲਣਾ ਸ਼ੁਰੂ ਕਰ ਦਿੱਤਾ ਅਜਗਰ ਨੇ ਓਹਨੂੰ ਖਾਣਾ ਸ਼ੁਰੂ ਕਰ ਦਿੱਤਾ ਫਿਰ ਉਹ ਜਿਹੜੀ ਸੀ ਜੰਗਲਾਂ ਦੇ ਵਿੱਚ ਜਿਹੜੇ ਸੀ ਅਹ ਰੁੱਖ ਤੇ ਬੂਟਿਆਂ ਦੇ ਨਾਲ ਮਤਲਬ ਉਹਨਾਂ ਕੋਲੋਂ ਨਲ ਬਾਰੇ ਪੁੱਛਦੀ ਰਹੀ ਤੇ ਅੰਤ ਉਹ ਜਿਹੜੀ ਸੀ ਚੇਦੀ ਦੀ ਰਾਜਧਾਨੀ ਪੁੱਜੀ ਤੇ ਇੱਕ ਸ਼ਿਕਾਰੀ ਨੇ ਅਜਗਰ ਨੂੰ ਮਾਰ ਕੇ ਦਮਯੰਤੀ ਦੀ ਜਾਨ ਬਚਾਈ ਪ੍ਰੰਤੂ ਕਹਿੰਦੇ ਨੇ ਨਾਲ ਹੀ ਉਹਦੇ ਮਨ ਵਿੱਚ ਉਸ ਪ੍ਰਤੀ ਜਿਹੜੀ ਸੀ ਮੰਦ ਭਾਵਨਾ ਪੈਦਾ ਹੋ ਗਈ ਤੇ ਉਹਨੇਂ ਸ਼ਿਕਾਰੀ ਨੂੰ ਮਾਰ ਮੁਕਾਇਆ ਫੇਰ ਜਦੋਂ ਮਤਲਬ ਕਿ ਸ਼ਿਕਾਰੀ ਜਿਹੜਾ ਸੀ ਓਹੋ ਅਹ ਦਮਯੰਤੀ ਨੂੰ ਪਾਉਣਾ ਚਾਹੁੰਦਾ ਸੀ ਤੇ ਦਮਯੰਤੀ ਨੂੰ ਓਹਦੇ ਇਰਾਦੇ ਪਤਾ ਲੱਗ ਗਏ ਫੇਰ ਦਮਯੰਤੀ ਨੇ ਕੀ ਕੀਤਾ ਓਹਨੂੰ ਸ਼ਿਕਾਰੀ ਨੂੰ ਹੀ ਮਾਰ ਦਿੱਤਾ ਅੱਛਾ-ਅੱਛਾ ਤੇ ਜੋ ਅਹ ਨਲ ਤੇ ਦਮਯੰਤੀ ਦਾ ਵਿਆਹ ਕਿਵੇਂ ਹੋਇਆ? ਅਹ ਜਦੋਂ ਨਾਂ ਦਮਯੰਤੀ ਦੇ ਪਿਤਾ ਨੇਂ ਓਹਦੇ ਵਿਆਹ ਦਾ ਸ੍ਵਯੰਬਰ ਕੀਤਾ ਤੇ ਦਮਯੰਤੀ ਨਾਲ ਵਿਆਹ ਦੀ ਇੱਛਾ ਨਾਲ ਦੂਰ ਦੁਰਾਡੇ ਤੋਂ ਰਾਜੇ ਰਾਜਕੁਮਾਰ ਪਹੁੰਚੇ ਇੱਥੋਂ ਤੱਕ ਕਿ ਉੱਥੇ ਜਿਹੜੇ ਦੇਵ`ਦੇਵਤੇ ਸੀ ਉਹ ਵੀ ਭੇਸ ਬਦਲ

ਬਹੁਤ ਸਾਰੇ ਜਿਹੜੇ ਨਲ ਬੈਠੇ ਦਿਖਾਈ ਦਿੱਤੇ ਫਿਰ ਜਦੋਂ ਓਹਨੇ ਦੇਖਿਆ ਕਿ ਦੇਵਤਿਆਂ ਦੇ ਸ਼ਰੀਰ ਉੱਪਰ ਪਸੀਨੇ ਦੀ ਇੱਕ ਵੀ ਬੂੰਦ ਨਹੀਂ ਹੈ ਤੇ ਉਹ ਅੱਖਾਂ ਨਹੀਂ ਝਪਕ ਰਹੇ ਉਨ੍ਹਾਂ ਦੇ ਪੈਰ ਜਿਹੜੇ ਉਹ ਧਰਤੀ ਨੂੰ ਨਹੀਂ ਛੂਹੰਦੇ ਪਏ ਤੇ ਉਹਨਾਂ ਦਾ ਪਰਛਾਵਾਂ ਵੀ ਨਹੀਂ ਹੈ ਤੇ ਉਹਨੇਂ ਕੀ ਕੀਤਾ ਕਿ ਸਾਰੇ ਰਾਜਿਆਂ ਵਿਚੋਂ ਨਲ ਨੂੰ ਪਛਾਣ ਕੇ ਓਹਦੇ ਗੱਲ ਵਿਚ ਵਰਮਾਲਾ ਪਾ ਦਿੱਤੀ ਤੇ ਇਸ ਤਰ੍ਹਾਂ ਉਹਨਾਂ ਦੋਵਾਂ ਦਾ ਜਿਹੜਾ ਸੀ ਓ ਅਹ ਵਿਆਹ ਹੋ ਗਿਆ ਸੀ ਅੱਛਾ-ਅੱਛਾ ਤੇ ਜਿਹੜੇ ਨਲ ਤੇ ਦਮਯੰਤੀ ਜਿਵੇਂ ਵਿੱਛੜ ਗਏ ਸੀ ਪਹਿਲਾਂ ਤੇ ਫਿਰ ਦੁਬਾਰਾ ਕਿਵੇਂ ਮਿਲੇ? ਜਦੋਂ ਨਾ ਦਮਯੰਤੀ ਨੂੰ ਉਹਦੀ ਮਾਸੀ ਨੇ ਓਹਦੇ ਪਿਤਾ ਕੋਲ ਪਹੁੰਚਾ ਦਿੱਤਾ ਦੁਬਾਰਾ ਤੇ ਉਹ ਮਤਲਬ ਓਹਦੇ ਪਿਤਾ ਨੇ ਰਾਜੇ ਨਲ ਨੂੰ ਲੱਭਣ ਵਾਸਤੇ ਚਾਰੇ ਪਾਸੇ ਜਿਹੜੇ ਸੀ ਉਹ ਬ੍ਰਾਹਮਣ ਭੇਜੇ ਤੇ ਇਕ ਬ੍ਰਾਹਮਣ ਰਾਜੇ ਰਿਤੁਪਰਣ ਕੋਲ ਵੀ ਪਹੁੰਚ ਗਿਆ ਤੇ ਜਿੱਥੇ ਕੇ ਰਾਜਾ ਨਲ ਜਿਹੜਾ ਸੀ ਸ਼ਕਲੋਂ ਬੇਸ਼ਕਲ ਹੋਇਆ ਤੇ ਉਸਦੇ ਘੋੜਿਆਂ ਦੇ ਵਾਕ ਦੇ ਤੌਰ ਤੇ ਨੌਕਰ ਸੀ ਅੱਛਾ-ਅੱਛਾ ਤੇ ਬ੍ਰਹਮਣ ਨੂੰ ਉਸ ਨਾਲ ਗੱਲ ਕਰ ਗੱਲ ਬਾਤ ਕਰਕੇ ਸ਼ੱਕ ਪੈ ਗਿਆ ਕਿ ਉਹ ਜਿਹੜਾ ਸੀ ਉਹ ਦਮਯੰਤੀ ਕੋਲ ਆ ਕੇ ਓਹਦਾ ਹੁਲੀਆ ਦੱਸਿਆ ਤੇ ਦਮਯੰਤੀ ਨੇ ਰਾਜੇ ਨਾਲ ਨੂੰ ਮੁੜ ਪ੍ਰਾਪਤ ਕਰਨ ਤੇ ਉਸਦੇ ਰਾਜੇ ਨਾਲ ਹੁਣ ਬਾਰੇ ਤਸੱਲੀ ਕਰਨ ਲਈ ਸ੍ਵਯੰਬਰ ਦਾ ਐਲਾਨ ਕੀਤਾ ਤੇ ਇੱਕ ਦਿਨ ਦਾ ਸਮਾਂ ਦੇਕੇ ਰਾਜੇ ਰਿਤੁਪਰਣਾ ਵੱਲ ਸ੍ਵਯੰਬਰ ਦਾ ਸੁਨੇਹਾ ਭੇਜਿਆ ਤੇ ਰਿਤੁਪਰਣ ਜਿਹੜਾ ਉਹ ਇੱਕ ਦਿਨ ਵਿਚ ਵਿਧਰਭ ਪਹੁੰਚਣਾ ਅਸੰਭਵ ਸਮਝਦਾ ਸੀ ਪਰ ਰਾਜੇ ਨਲ ਨੇ ਤੇਜ਼ ਘੋੜਾ ਭਜਾ ਕੇ ਓਹਨੂੰ ਇੱਕ ਦਿਨ ਵਿਚ ਪੁਚਾ ਦਿੱਤਾ ਉੱਥੇ ਤੇ ਉੱਥੇ ਦਮਯੰਤੀ ਨੇ ਇੱਕ ਦਾਸੀ ਰਾਹੀਂ ਰਾਜੇ ਨਲ ਨਾਲ ਸੰਪਰਕ ਕੀਤਾ ਜਿਹੜਾ ਕਿ ਦਮਯੰਤੀ ਦੇ ਸ੍ਵਯੰਬਰ ਕਰਕੇ ਦੁਖੀ ਸੀ ਪਰ ਜਦੋਂ ਓਹਨੂੰ ਪਤਾ ਲੱਗਾ ਕਿ ਦਮਯੰਤੀ ਨੇ ਓਹਨੂੰ ਲੱਭਣ ਲਈ ਸਾਰੀ ਇਹ ਯੋਜਨਾ ਬਣਾਈ ਸੀ ਤਾਂ ਉਹ ਬਹੁਤ ਖੁਸ਼ ਹੋਇਆ ਤੇ ਇਸ ਤਰਾਂ ਨਲ ਤੇ ਦਮਯੰਤੀ ਦੇ ਜਿਹੜੇ ਸੀ ਉਹ ਦੁਬਾਰਾ ਇੱਕ ਦੂਜੇ ਨੂੰ ਮਿਲ ਗਏ ਅੱਛਾ ਤੇ ਜਿਹੜਾ ਨਾਲ ਸੀ ਉਹ ਆਪਣੇ ਭਾਈ ਪੁਸ਼ਕਰ ਨਾਲੋਂ ਕਿਵੇਂ ਵੱਖਰਾ? ਜਿਹੜਾ ਨਾਲ ਸੀ ਉਹ ਪੁਸ਼ਕਰ ਵਰਗਾ ਦੁਸ਼ਟ ਨਹੀਂ ਸੀ ਬਲਕਿ ਸੱਜਣ ਪੁਰਸ਼ ਸੀ ਓਹੋ ਜਿਹੜਾ ਓਹਦਾ ਭਰਾ ਸੀ ਉਹ ਮਤਲਬ ਬਹੁਤ ਹੀ ਕਹਿ ਸਕਦੇ ਹੋ ਕਿ ਕੂਟ ਨੀਤੀ ਵਾਲਾ ਇੱਕ ਪੁਰਸ਼ ਸੀ ਅੱਛਾ ਤੇ ਨਲ ਤੇ ਜਿਹੜਾ ਪੁਸ਼ਕਰ ਸੀ ਇਹ ਕਿਸਦੇ ਪੁੱਤਰ? ਇਹ ਦੋਵੇਂ ਸੀ ਜਿਹੜੇ ਉਹ ਰਾਜੇ ਵੀਰਸੈਨ ਦੇ ਪੁੱਤਰ ਸੀ ਤੇ ਜਿਹੜਾ ਵੀਰਸੈਨ ਸੀ ਉਹ ਨਿਸ਼ਾਧ ਦੇਸ਼ ਦਾ ਰਾਜਾ ਸੀ ਨਿਸ਼ਧ ਦੇਸ਼ ਦਾ

ਨਲ ਜਿਹੜਾ ਸੀ ਘੋੜੇ ਦੁੜ੍ਹਾਉਂਣ ਵਿਚ ਇੱਕ ਦੱਮ ਕਹਿ ਸਕਦੇ ਹੀ ਕਿ perfect ਸੀ ਓਹਦਾ ਕੋਈ ਵੀ ਹੱਥ ਨਹੀਂ ਫੜ ਸਕਦਾ ਸੀ ਘੋੜੇ ਦੁੜ੍ਹਾਉਂਣ ਵਿਚ

ਅੱਛਾ-ਅੱਛਾ ਤੇ ਜਿਹੜਾ ਰਾਜ ਭੀਮ ਕਿਥੋਂ ਦਾ ਰਾਜਾ ਸੀ ਜਿਹੜਾ ਇਹ ਰਾਜਾ? ਰਾਜਾ ਭੀਮ ਸੀ ਉਹ ਹੈਗਾ ਸੀ ਵਿਧਰਭ ਦੇਸ਼ ਦਾ ਰਾਜਾ ਅੱਛਾ ਤੇ ਰਾਜਾ ਭੀਮ ਦੀ ਜਿਹੜੀ ਰਾਜਕੁਮਾਰੀ ਸੀ ਓਹਦਾ ਨਾਮ ਕੀ ਸੀ ਓਹਦਾ ਨਾਮ ਸੀ ਦਮਯੰਤੀ ਜਿਸਦਾ ਕਿ ਵਿਆਹ ਹੋਇਆ ਸੀ ਰਾਜੇ ਨਲ ਦੇ ਨਾਲ ਤੇ ਰੂਪਮਤੀ ਤੇ ਬੁੱਧੀਵਾਨ ਰਾਜਕੁਮਾਰੀ ਕੌਣ? ਅਹ ਦਮਯੰਤੀ ਹੀ ਹੀ ਸੀ ਜਿਹੜੀ ਕੇ ਬਹੁਤ ਜ਼ਿਆਦਾ ਸੁੰਦਰ ਤੇ ਬਹੁਤ ਜ਼ਿਆਦਾ ਬੁੱਧੀਮਾਨ ਅਹ ਰਾਜਕੁਮਾਰੀ ਸੀ ਜਿਹੜੀ ਦਮਯੰਤੀ ਸੀ ਓਹਦਾ ਵਿਆਹ ਰਾਜੇ ਨੇ ਕਿ ਸਮਾਗਮ ਦਾ ਆਯੋਜਨ ਕੀਤਾ ਸੀ ਓਹਦੇ ਵਿਆਹ ਲਈ ਰਾਜੇ ਨੇ ਇਕ ਸ੍ਵਯੰਬਰ ਰਚਾਇਆ ਸੀ ਜਿਸ ਵਿੱਚ ਕਾਫੀ ਦੂਰ ਦੂਰ ਤੋਂ ਰਾਜੇ, ਮਹਾਰਾਜੇ, ਤੇ ਰਾਜ ਕੁਮਾਰ ਤੇ

ਇਹਨਾਂ ਦੇ ਦੋ ਬੱਚੇ ਸੀ ਇੱਕ ਇਹਨਾਂ ਲੜਕਾ ਸੀ ਤੇ ਇੱਕ ਇਹਨਾਂ ਦੀ ਲੜਕੀ ਸੀ ਅੱਛਾ ਤੇ ਨਾਲ ਤੇ ਦਮਯੰਤੀ ਦੀ ਖੁਸ਼ੀ ਕਿਸ ਤੋਂ ਬਰਦਾਸ਼ਤ? ਕਲਜੁਗ ਨੇ ਉਨ੍ਹਾਂ ਦੀ ਖੁਸ਼ੀ ਜਿਹੜੀ ਸੀ ਓਹਨੂੰ ਤਬਾਹ ਕਰਤਾ ਅੱਛਾ ਸਰ ਰਾਜਾ ਅਸੀਸ ਕਿਸਦੇ ਨਾਲ ਜੁਆ ਖੇਡਣ ਲੱਗਾ? ਰਾਜਾ ਜਿਹੜਾ ਸੀ ਉਹ ਆਪਣੇ ਭਰਾ ਪੁਸ਼ਕਰ ਦੇ ਨਾਲ ਜੂਆ ਖੇਡਣ ਲੱਗਿਆ ਸੀ ਅੱਛਾ ਅੱਛਾ ਤੇ ਰਾਜਾ ਜਿਹੜਾ ਨਲ ਸੀ

ਅੱਛਾ ਜਿਹੜਾ ਰਾਜਾ ਸੀਗਾ ਰਾਜ ਛੱਡਕੇ ਫਿਰ ਜੰਗਲਾਂ ਵਿੱਚ ਚਲ ਗਏ ਸੀ ਹਨਾ ਫਿਰ ਇਹਨਾਂ ਦੀ ਅੱਛਾ ਜਿਹੜਾ ਰਾਜ ਨਲ ਕਸ਼ਟ ਝੇਲਦਾ ਹੋਏ ਕਿਥੇ ਪੁੱਜ ਗਿਆ ਸੀ

ਰਾਜਾ ਮੇਰੇ ਖਿਆਲ ਰਿਤੁਪਰਣ ਕੋਲ ਚਲਾ ਗਿਆ ਸੀ ਨਾਲ ਹੈ ਨਾ ਸ਼ਾਇਦ ਅੱਛਾ ਤੇ ਜਿਹੜਾ ਰਿਤੁਪਰਣ ਸੀ ਕਿਹੜੀ ਖੇਡ ਦਾ ਮਾਹਿਰ ਸੀਗਾ। ਰਿਤੁਪਰਣ ਜਿਹੜਾ ਤੁਸੀਂ ਉਹ ਤੁਸੀਂ ਕਹਿ ਸਕਦੇ ਹੋ ਓਹਨੂੰ ਕਿ ਜੂਆ ਖੇਡਣ ਦਾ ਬਹੁਤ ਜਿਆਦਾ ਹੀ ਮਾਹਿਰ ਸੀ ਅੱਛਾ-ਅੱਛਾ ਤੇ ਨਲ ਨੇ ਜੂਏ ਵਿਚ ਜਿੱਤ ਕੇ ਵੀ ਰਾਜ ਕਿਸਨੂੰ ਵਾਪਸ ਕਰ ਦਿੱਤਾ ਸੀ? ਨਲ ਨੇ ਜੂਏ ਵਿਚ ਜਿੱਤ ਕੇ ਰਾਜ ਜਿਹੜਾ ਸੀ ਉਹ ਮਤਲਬ ਕਿ ਪੁਸ਼ਕਰ ਨੂੰ ਵਾਪਿਸ ਕਰ ਦਿੱਤਾ ਸੀ ਆਪਣਾ ਰਾਜ ਵੀ ਜਿੱਤ ਲਿਆ ਤੇ ਪੁਸ਼ਕਰ ਦਾ ਰਾਜ ਵੀ ਜਿੱਤ ਲਿਆ ਪਰ ਜਿਹੜਾ ਪੁਸ਼ਕਰ ਦਾ ਰਾਜ ਸੀ ਉਹਨੇ ਉਹਨੂੰ ਹੀ ਵਾਪਸ ਕਰਤਾ ਦਿੱਤਾ

okay

ਕਿ ਜਵਾਲਾਮੁਖੀ, ਉਹ ਮਨੁੱਖੀ ਗਤੀਵਿਧੀਆਂ ਦੁਆਰਾ ਹੀ ਬਣਾਏ ਜਾਂਦੇ ਹਨ, ਜਿਵੇਂ ਕਿ ਫੈਕਟਰੀਆਂ ਦੁਆਰਾ ਪੈਦਾ ਕੀਤਾ ਜਾ ਰਿਹਾ ਗੰਦ ਮੰਦ, ਪ੍ਰਦੂਸ਼ਕ ਹਵਾ, ਪਾਣੀ ਅਤੇ ਜ਼ਮੀਨ ਦੀ ਗੁਣਵੱਤਾ ਨੂੰ ਨੁਕਸਾਨ ਪਹੁੰਚਾਉਂਦੇ ਹਨ। ਸਤਿ ਸ੍ਰੀ ਅਕਾਲ, ਮੇਰਾ ਨਾਂ ਹੈ ਤਨਿਸ਼ ਵਰਮਾਨੀ ਤੇ ਮੈਂ ਅੱਜ pollution ਜਾਣੀ ਪ੍ਰਦੂਸ਼ਣ ਬਾਰੇ ਆਪਣੇ ਵਿਚਾਰ ਪ੍ਰਗਟ ਕਰ ਰਿਹਾ ਹਾਂ।

ਬਿਜਲੀ ਪੈਦਾ ਕਰਨ ਲਈ ਕੋਲਾ ਜਲਾਉਣਾ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ ਉਦਯੋਗ ਅਤੇ ਘਰ ਕੂੜਾ ਅਤੇ ਸੀਵਰੇਜ ਪੈਦਾ ਕਰਦੇ ਹਨ l ਜੋ ਜ਼ਮੀਨ ਅਤੇ ਪਾਣੀ ਨੂੰ ਪ੍ਰਦੂਸ਼ਿਤ ਕਰ ਸਕਦੇ ਹਨ ਕੀਟਨਾਸ਼ਕ, ਰਸਾਇਣਕ ਜ਼ਹਿਰ ਜੋ ਨਦੀਆਂ ਅਤੇ ਕੀੜੇ-ਮਕੌੜਿਆਂ ਨੂੰ ਮਾਰਨ ਲਈ ਵਰਤੇ ਜਾਂਦੇ ਹਨ, ਪਾਣੀ ਦੇ ਰਸਤਿਆਂ ਵਿੱਚ ਜਾ ਸਕਦੇ ਹਨ, ਜੰਗਲੀ ਜੀਵਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਪ੍ਰਦੂਸ਼ਣ ਦੀਆਂ ਕਈ ਕਿਸਮਾਂ ਹੁੰਦੀਆਂ ਹਨ, ਜਿਵੇਂ ਕਿ ਹਵਾ ਪ੍ਰਦੂਸ਼ਣ, ਪਾਣੀ ਦਾ ਪ੍ਰਦੂਸ਼ਣ, ਮਿੱਟੀ ਪ੍ਰਦੂਸ਼ਣ, ਅਤੇ ਬਹੁਤ ਸਾਰੀਆਂ ਅਨੇਕ ਪ੍ਰਦੂਸ਼ਣ ਦੀਆਂ ਕਿਸਮਾਂ ਹੁੰਦੀਆਂ ਹਨ, ਜਿਵੇਂ ਕਿ ਇਹ ਇੱਕ ਪ੍ਰਚਲਿਤ ਵਾਤਾਵਰਿਕ ਚਿੰਤਾ ਹੈ ਇਹ ਤੇਜ਼ੀ ਨਾਲ school ਅਤੇ college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 ਪੰਜਾਬੀ ਵਿੱਚ ਜਦੋਂ ਅਜਿਹੇ ਤੱਤ ਹਵਾ, ਪਾਣੀ ਮਿੱਟੀ ਆਦਿ ਵਿੱਚ ਘੁਲ ਕੇ ਇਸ ਨੂੰ ਇਸ ਹੱਦ ਤੱਕ ਗੰਦਾ ਕਰ ਦਿੰਦੇ ਹਨ ਕਿ ਇਸ ਦਾ ਸਿਹਤ ‘ਤੇ ਬੁਰਾ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ, ਤਾਂ ਉਸ ਨੂੰ ਪ੍ਰਦੂਸ਼ਣ ਕਿਹਾ ਜਾਂਦਾ ਹੈ ਪ੍ਰਦੂਸ਼ਣ ਕੁਦਰਤੀ ਅਸੰਤੁਲਨ ਪੈਦਾ ਕਰਦਾ ਹੈ, ਇਸ ਦੇ ਨਾਲ ਹੀ ਇਹ ਮਨੁੱਖੀ ਜੀਵਨ ਲਈ ਵੀ ਖਤਰੇ ਦੀ ਘੰਟੀ ਹੈ। ਪ੍ਰਦੂਸ਼ਣ ਇੱਕ ਅਜਿਹਾ ਸ਼ਬਦ ਹੈ ਜਿਸ ਬਾਰੇ ਅੱਜ ਕੱਲ੍ਹ ਬੱਚੇ ਵੀ ਜਾਣੂ ਹਨ, ਇਹ ਇੰਨਾ

ਅਣਚਾਹੇ ਵਿਦੇਸ਼ੀ ਪਦਾਰਥ ਦਾ ਪ੍ਰਗਟਾਵਾ, ਜਦੋਂ ਅਸੀਂ ਧਰਤੀ ‘ਤੇ ਪ੍ਰਦੂਸ਼ਣ ਦੀ ਗੱਲ ਕਰਦੇ ਹਾਂ, ਤਾਂ ਅਸੀਂ ਵੱਖ-ਵੱਖ ਪ੍ਰਦੂਸ਼ਕਾਂ ਦੁਆਰਾ ਕੁਦਰਤੀ ਸਰੋਤਾਂ ਦੇ ਹੀ ਰਹੇ ਦੂਸ਼ਣ ਦਾ ਹਵਾਲਾ ਦਿੰਦੇ ਹਾਂ, ਇਹ ਸਭ ਮੁੱਖ ਤੌਰ ‘ਤੇ ਮਨੁੱਖੀ ਗਤੀਵਿਧੀਆਂ ਕਾਰਨ ਹੁੰਦਾ ਹੈ ਜੋ ਵਾਤਾਵਰਣ ਨੂੰ ਇੱਕ ਤੋਂ ਵੱਧ ਤਰੀਕਿਆਂ ਨਾਲ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਲਈ ਇਸ ਮੁੱਦੇ ਨੂੰ ਤੁਰੰਤ ਹੱਲ ਕਰਨ ਦੀ ਫੌਰੀ ਲੋੜ ਪੈਦਾ ਹੋ ਗਈ ਹੈ ਕਹਿਣ ਦਾ ਭਾਵ ਇਹ ਹੈ ਕਿ ਪ੍ਰਦੂਸ਼ਣ ਸਾਡੀ ਧਰਤੀ ਨੂੰ ਬੁਰੀ ਤਰ੍ਹਾਂ ਨਾਲ ਨੁਕਸਾਨ ਪਹੁੰਚਾ ਰਿਹਾ ਹਨ ਅਤੇ ਸਾਨੂੰ ਇਸ ਦੇ ਪ੍ਰਭਾਵਾਂ ਨੂੰ ਮਹਿਸੂਸ ਕਰਨ ਅਤੇ ਇਸ ਨੁਕਸਾਨ ਨੂੰ ਰੋਕਣ ਦੀ ਲੋੜ ਹੈ, ਪ੍ਰਦੂਸ਼ਣ ਪ੍ਰਦੂਸ਼ਣ ਜੀਵਨ ਦੀ ਗੁਣਵੱਤਾ ਨੂੰ ਇਸ ਤੋਂ ਵੱਧ ਪ੍ਰਭਾਵਿਤ ਕਰਦਾ ਹੈ ਜਿਸਦੀ ਕੋਈ ਕਲਪਨਾ ਨਹੀਂ ਕਰ ਸਕਦਾ ਹੈ।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 ਜੇ ਜੋ ਪ੍ਰਦੂਸ਼ਕ ਹਵਾ ਵਿੱਚ ਗੜਬੜ ਕਰ ਰਹੇ ਹਨ ਅਤੇ ਕਾਰਬਨ ਡਾਈਆਕਸਾਈਡ ਦੇ ਪੱਧਰ ਹਵਾ ਵਿੱਚ ਵੱਧ ਰਹੇ ਹਨ, ਉਹ ਮਨੁੱਖਾਂ ਲਈ ਬਹੁਤ ਹੀ ਖਤਰਨਾਕ ਹੈ।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 ਪ੍ਰਦੂਸ਼ਣ ਜ਼ਰੂਰੀ ਤੌਰ ‘ਤੇ ਮਨੁੱਖੀ ਜੀਵਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦਾ ਹੈ, ਇਹ ਸਾਡੇ ਪੀਣ ਵਾਲੇ ਪਾਣੀ ਤੋਂ ਲੈ ਕੇ ਸਾਡੇ ਲੈਣ ਵਾਲੀ ਹਵਾ ਤੱਕ ਲਗਭਗ ਹਰ ਚੀਜ਼ ਨੂੰ ਘਟਾਉਂਦਾ ਹੈ ਤੇ ਇਹ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 ਸਾਨੂੰ ਪ੍ਰਦੂਸ਼ਣ ਨੂੰ ਘਟਾਉਣ ਲਈ ਵਿਅਕਤੀਗਤ ਤੌਰ ‘ਤੇ ਕਦਮ ਚੁੱਕਣੇ ਚਾਹੀਦੇ ਹਨ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਰਹਿੰਦ-ਖੂੰਹਦ ਨੂੰ ਸੁਚੱਜੇ ਢੰਗ ਨਾਲ ਨਜਿੱਠਣ,

ਜੋ ਉਹ ਕਰ ਸਕਦੇ ਹਨ ਅਤੇ ਧਰਤੀ ਨੂੰ ਹਰਿਆਲੀ ਬਣਾਉਣ ਬਣਾਉਣਾ ਚਾਹੀਦਾ ਹੈ। ਪ੍ਰਦੂਸ਼ਣ ਕਾਰਨ ਲੋਕ ਅਤੇ ਵਾਤਾਵਰਨ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਹੋ ਰਿਹਾ ਹੈ, ਇੱਥੇ ਪ੍ਰਦੂਸ਼ਣ ਦੇ ਕੁਝ ਸਭ ਤੋਂ ਵੱਧ ਮਾਨਤਾ ਪ੍ਰਾਪਤ ਬੁਰੇ ਪ੍ਰਭਾਵਾਂ ਹਨ ਉੱਚ ਪੱਧਰ ਦੇ ਸ਼ੋਰ ਪ੍ਰਦੂਸ਼ਣ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਸੁਣਨ ਲਈ ਸਮੱਸਿਆਵਾਂ high blood pressure ਨੀਂਦ ਵਿੱਚ ਵਿਘਨ ਅਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਵਾ ਪ੍ਰਦੂਸ਼ਣ ਦੇ ਉੱਚੇ ਪੱਧਰ ਦੇ ਕਾਰਨ global warming ਵੱਧ ਰਹੀ ਹੈ ਤੇ ਓਜ਼ੋਨ ਪਰਤ ਨੂੰ ਹੋਰ ਘਟਾ ਦੇਵੇਗੀ, ਇਸ ਤੋਂ ਇਲਾਵਾ ਮਨੁੱਖਾਂ ਵਿੱਚ ਸਾਹ ਲੈਣ ਦੀ ਤਕਲੀਫ਼ ਵੱਧ ਰਹੀ ਹੈ। ਜਾਨਵਰਾਂ ਅਤੇ ਪੰਛੀਆਂ ਦੀਆਂ ਕਈ ਕਿਸਮਾਂ ਲੁਪਤ ਹੋ ਹੋ ਗਈਆਂ ਹਨ, ਤੇ ਬਾਕੀ ਵੀ ਹੋ, ਬਾਕੀ ਵੀ ਕਾਫ਼ੀ ਕਰੀਬ ਹਨ, ਲੁਪਤ ਹੋ~ ਲੁਪਤ ਹੋਣ ਤੋਂ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 ਮਿੱਟੀ ਦੇ ਪ੍ਰਦੂਸ਼ਣ ਵਿੱਚ ਲਗਾਤਾਰ ਵਾਧਾ ਤੇ ਮਿੱਟੀ ਨੂੰ ਉਪਜਾਊ ਘਟਾ ਮਿੱਟੀ ਦੀ ਉਪਜਾਊਤਾ ਨੂੰ ਘਟਾ ਰਿਹਾ ਹੈ। ਪ੍ਰਦੂਸ਼ਣ ਦੇ ਹਾਨੀਕਾਰਕ ਪ੍ਰਭਾਵਾਂ ਨੂੰ ਜਾਣਨ ਤੋਂ ਬਾਅਦ, ਕਿਸੇ ਨੂੰ ਜਿੰਨੀ ਜਲਦੀ ਹੋ ਸਕੇ ਪ੍ਰਦੂਸ਼ਣ ਨੂੰ ਰੋਕਣ ਦਾ ਰੋਕਣਾ ਦੀ ਰੋਕਣ ਰੋਕਣ ਰੋਕਣ ਲਈ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ।

ਤਿਉਹਾਰਾਂ ਅਤੇ ਜਸ਼ਨਾਂ ਦੇ ਪਾਰਟੀਆਂ ਤੋਂ ਬਚ~ ਤੋਂ ਬਚਣਾ ਹਵਾ ਅਤੇ ਸ਼ੋਰ ਪ੍ਰਦੂਸ਼ਣ ਨੂੰ ਵੀ ਘਟਾ ਸਕਦਾ ਹੈ ਸਭ ਤੋਂ ਵੱਧ ਸਾਨੂੰ